ਪਾਨ ਪੱਤਾ ਕਹਿੰਦੇ ਹੋ ਇਹਦਾ ਰੇਟ ਛੇ ਜਾਂ ਸੱਤ ਸੋ ਰੂਪਏ ਹੁੰਦਾ ਹਾਂਜੀ ਉਹ ਤਾਂ ਮਤਲਬ ਸੂਟ ਦੇ color ਦੇ ਨਾਲ depend ਕਰਦਾ ਵੀ ਕਿਹੜੀ ਚੁੰਨੀ ਉੱਠਦੀ ਆ

ਹਾਂਜੀ ਹਾਂਜੀ mam ਨਾ ਤੁਸੀਂ ਇੱਕ ਵਾਰੀ ਗੱਲ ਕਰਿਓ discussion ਕਰਕੇ ਤੁਸੀਂ ਪੁੱਛੀਓ ਕੇ ਮੇਰਾ ਇਹ color ਦਾ ਸੂਟ ਹੈ ਵੀ ਮੈਂ ਨਾ ਇਹ ਦੁਪੱਟਾ ਲੈਣਾ ਚਾਹੁੰਦੀ ਹਾਂ ਵੀ ਆਹ ਠੀਕ ਲੱਗੇ ਗਾ ਤੁਸੀਂ app ਦੇਖਲੋ ਇੱਕ ਵਾਰ

ਹਾਨੀ ਹਾਂਜੀ ਬਿਲਕੁਲ ਓਵੇਂ ਹੋਏਗਾ

stitch ਕਰਕੇ ਉਹ ਜਿੰਨਾ ਤੁਸੀਂ ਕਹੋਗੇ ਜੇ ਦੂਜੇ ਦਿਨ ਚਾਹੀਦਾ ਤਾਂ ਦੋ ਦਿਨਾ ਤੱਕ ਦੇ ਦੇਣਗੇ stitch ਕਰਕੇ ਇੱਦਾਂ ਹੈ ਦੋ ਦਿਨਾ ਦੇ ਵਿੱਚ stitch ਕਰਕੇ ਉਹ ਦੇ ਦਿੰਦੇ ਆ okay ਸਾਡੇ ਕੋਲ ਹੈਗਾ ਏਵੇਂ ਤਾਂ ਹਫਤਾ ਹੈਗਾ

ਵਧੀਆ ਜਰਦੇ ਨੇ ਨਾ ਮਤਲਬ ਬਹੁਤ ਵਧੀਆ ਉਹਨਾ ਨੂੰ ਸਾਲ ਲੰਘ ਗੇ ਮਤਲਬ stitching ਸਿੱਖ ਕੇ ਮਤਲਬ certificate ਵੀ ਹੈਗਾ ਉਹਨਾ ਦਾ

ਪਹਿਲਾਂ ਉਹਨੂੰ ਪਹਿਲਾ ਮੰਮਾ ਦੀ ਸਿਗੀ boutique ਉਹ ਫ਼ੇਰ ਹੁਣ ਉਹਨਾ ਦੀ ਬੇਟੀ ਆ ਤੇ ਉਹਨਾ ਦੀ ਬੇਟੀ ਨੂੰ ਦੋ ਸਾਲ ਹੋਗੇ boutique ਖੋਲੀ ਨੂੰ okay ਮਤਲਬ ਪੂਰਾ ਭਰੋਸੇ ਯੋਗ ਕੰਮ ਹੈ ਉਹਨਾ ਦਾ ਹਾਂਜੀ ਹਾਂਜੀ ਪੂਰਾ ਭਰੋਸੇ ਯੋਗ ਕੰਮ ਹੈ ਇੱਦਾਂ ਤਾਂ ਬਿਲਕੁਲ ਵੀ ਹਾਂ ਉਹਨਾ ਦਾ ਕੱਪੜਾ ਖਰਾਬ ਹੋਜੇਗਾ ਇਹ ਤਾਂ ਬਿਲਕੁਲ ਨੀ ਵਧੀਆ ਸ਼ੋਪ

ਕੋਈ ਗੱਲ ਨੀ ਤੁਸੀਂ ਆਓ ਤੇ ਦੁਪੱਟੇ ਦੇਖ ਲਿਓ ਦੁਪੱਟੇ ਵੀ ਬਹੁਤ ਵਧੀਆ ਵਧੀਆ ਨੇ ਜਾਗੋ ਵਾਲੀ ਫੁਲਕਾਰੀ ਫੁਲਕਾਰੀ

ਫੁਲਕਾਰੀ ਵੀ ਬਹੁਤ ਵਧੀਆ ਤਰੀਕੇ ਨਾਲ ਆ ਬਨਵਾਈ ਹੋਈ

ਵੀ ਮਤਲਬ ਆਪਾਂ ਨੇ ਹਨਾ party ਤੇ ਪਾ ਲੈਣੇ ਹਾਂ

ਹਾਂ ਹਾਂ ਉਹੀ ਬਣਵਾਉਂਦੇ ਨੇ ਉਹ ਉਹਨਾ ਨੂੰ ਮਤਲਬ ਸਾਰਾ ਹੁੰਦਾ ਉਹਨਾ ਕੋਲ ਉਹ ਵਧੀਆ ਬਣਾਉਂਦੇ ਨੇ ਉਹ

mam ਆਪ ਖੁਦ ਕਢਾਈ ਵੀ ਖੁਦ ਕਰਨਗੇ ਯਾ ਫ਼ੇਰ

ਨਹੀਂ ਨਹੀਂ ਉਹ ਸਿੱਖੇ ਹੋਏ ਨੇ ਖੁਦ ਕਢਾਈ ਵੀ ਸਿੱਖੇ ਹੋਏ ਨੇ ਉਹ ਫੁਲਕਾਰੀ ਦਾ ਧਾਗਾ ਨੀ ਹੁੰਦਾ ਉਹ ਉਸ ਨਾਲ ਕਢਾਈ ਕਰਦੇ ਨੇ

ਕਢਾਈਆਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ ਉਹਨਾ ਚੋਂ ਕਈ

ਹਾਂਜੀ ਉਹ ਤੁਸੀਂ ਦੇਖ੍ਲਿਓ ਕਿਹੜੀ ਕਰਨੀ ਵੇਸੇ ਅਲੱਗ ਅਲੱਗ ਬਹੁਤ ਤਰੀਕੇ ਨਾਲ ਉਹਨਾ ਤੇ ਕਢਾਈਆਂ ਕਰੀਆਂ ਹੋਈਆਂ ਨੇ

ਬਹੁਤ ਵਧੀਆ ਤਰੀਕੇ ਨਾਲ work ਕਰਦੇ ਨੇ ਉਹ ਹਰੇਕ ਤੇ ਮਤਲਬ ਇੱਦਾਂ ਨੀ ਹੈਗਾ ਵੀ ਤੁਹਾਡਾ ਫਟਾ ਫਟ ਨੀ ਕਰਦੇ ਦੇਖ

ਵੀ ਕਢਾਈ ਬਾਹਰੋਂ ਕਰਵਾਉਣੀ ਪਉਗੀ ਮੈਂ ਤਾਂ ਪੁੱਛਿਆ ਨਹੀਂ ਨਹੀਂ ਬਾਹਰੋਂ ਤਾਂ ਲੋੜ ਹੀ ਨੀ ਹੈਗੀ ਉਹ ਖੁਦ ਹੀ ਕਰਦੇ ਨੇ ਕਢਾਈ ਅੱਛੀ ਕਰਦੇ ਨੇ ਵਧੀਆ

ਕੇ ਉਹ ਉਹਨਾ ਦੇ ਮੁਹਰੇ ਮਤਲਬ ਰੱਖੇ ਹੋਏ ਨੇ ਸਾਰੇ

ਅੱਛਾ ਮੁਹਰੇ ਕੰਮ ਕਰਨ ਨੂੰ ਰੱਖੀ ਹੋਈਆਂ ਨੇ ਹਾਂਜੀ ਹਾਂ ਰੱਖੇ ਹੋਏ ਹੋਏ ਉਹ ਆਪ ਨੀ ਸਾਰਾ ਕੁਝ ਕਰਦੇ ਨੇ ਫੁਲਕਾਰੀ ਵੀ ਕੱਢਦੇ ਨੇ ਸਾਰਾ ਕੁਛ ਸੂਟਾ ਪਰ paint ਵੀ ਕਰਦੇ ਨੇ ਬਹੁਤ ਵਧੀਆ ਤਰੀਕੇ ਨਾਲ paint ਕਰਦੇ ਨੇ ਉਹ

okay ਜੇ paint ਕਰਵਾਉਣਾ ਹੋਵੇ ਉਹ ਵੀ ਠੀਕ ਹੈ ਠੀਕ ਹੈ ਹਾਂਜੀ ਤੁਸੀਂ paint ਕਰਵਾ ਸਕਦੇ ਹੋ ਆਪਣਾ paint ਵੀ ਕਰਦੇ ਨੇ ਬਹੁਤ ਵਧੀਆ ਤਰੀਕੇ ਨਾਲ okay

ਹਾਂਜੀ ਮੈਂ ਕਰਵਾਉਣਾ ਚਾਹੁੰਦੀ ਹਾਂ

ਫ਼ੇਰ ਦੇਖਾਂਗੇ ਵੇਸੇ ਉਹਨਾ ਦਾ ਵੀ ਮਤਲਬ ਰੇਟ ਹੁੰਦਾ ਆਪਣਾ ਯਾ ਫ਼ੇਰ ਉਹ ਵੀ ਰੇਟ ਕਰ ਲੈਣਗੇ ਉਹਨਾ ਦਾ ਵੀ ਹਾਂਜੀ ਉਹਨਾ ਦਾ ਵੀ ਰੇਟ ਹੁੰਦਾ ਮਤਲਬ ਇੱਕ ਹੀ fix ਰੇਟ ਕੀਤਾ ਹੁੰਦਾ ਉਹਨਾ ਦਾ paint ਦਾ ਵੀ

ਇਹ ਤਾਂ ਮਤਲਬ ਇੱਕ ਬੂਟੀ ਇੱਕ ਬੂਟੀ side ਤੇ ਬਣਾਉਣੀ ਹੋਵੇ ਸੋ ਦੋ ਸੋ ਕਮੀਜਾਂ ਦਾ ਏਵੇਂ ਰੱਖਿਆ ਹੁੰਦਾ ਉਹਨਾ ਨੇ

ਨਹੀਂ ਜੇ mam ਤੋਂ ਆਪਾਂ ਨੇ ਮਤਲਬ ਕੱਪੜੇ ਦੀ ਸਲਾਈ ਸਿੱਖਣੀ ਹੋਵੇ ਉਹ ਵੀ ਸਿਖਾਉਂਦੇ ਨੇ ਉਹ ਹਾਂਜੀ ਹਾਂ ਉਹ ਸਿਖਾਉਂਦੇ ਵੀ ਨੇ ਬਹੁਤ ਲੱਗੀ ਹੋਈਆਂ ਨੇ ਉਹ ਸਿੱਖ ਦੀਆਂ ਵੀ ਨੇ ਉਹ ਕੱਪੜੇ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਨੇ ਪਹਿਲਾਂ files ਬਣਾਉਂਦੇ ਨੇ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਨੇ

ਹਾਂਜੀ ਬਹੁਤ ਤਰੀਕੇ ਨਾਲ ਸਿਖਾਉਂਦੇ ਨੇ ਪਹਿਲਾਂ file ਬਣਾਉਂਦੇ ਹਾ ਮੁਹਰੀਆਂ ਬਣਾਉਣੀ ਸਿਖਾਉਂਦੇ ਆ ਗਲੇ ਬਣਾਉਣੇ ਸਿਖਾਉਂਦੇ ਆ

okay ਤੁਸੀਂ ਆਪਣਾ business ਕਰ ਸਕੋ ਹਾਂਜੀ ਮਤਲਬ business ਕਰ ਸਕਾਂ ਮਤਲਬ

ਹਾਂਜੀ ਹਾਂਜੀ ਆਪਣੇ ਜੋਗੇ ਕਰ ਸਕੀਏ ਹਾਂਜੀ ਉਹ ਵਧੀਆ business ਚ ਆਉਂਦੇ ਹਾਂ ਪੇੰਟ ਪਲਾਜੋ ਜੋ ਵੀ ਸਿੱਖਣਾ ਚਾਹੁੰਦੇ ਹੋ ਕੁੜਤਾ ਪਜਾਮਾ

ਹਾਂਜੀ ਫਰਾਕ ਸੂਟ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਨੇ ਉਹ ਤੁਸੀਂ ਸਿੱਖਣਾ ਚਾਹੁੰਦੇ ਹੋ ਤੁਸੀਂ ਸਿੱਖ ਵੀ ਸਕਦੇ ਹੋ ਉਹਨਾ ਦੀ ਸ਼ੋਪ ਤੇ

ਪਲਾਜੋ stitch ਵੀ ਕਰਦੇ ਨੇ ਸਿਖਾਉਂਦੇ ਨੇ ਵਧੀਆ ਤਰੀਕੇ ਨਾਲ ਅਤੇ ਫੁਲਕਾਰੀ ਵੀ ਉਹ ਕੱਢ ਦੇ ਨੇ

painting ਵੀ ਸਿੱਖਣੀ ਮਤਲਬ paint ਕਰਨਾ ਸਿੱਖਣਾ ਉਹ ਵੀ ਸਿਖਾ ਦੇਣਗੇ ਨਾ ਹਾਂਜੀ ਹਾਂਜੀ ਉਹ painting ਵੀ ਸਿਖਾਦੇ ਹਾਂ ਨਾ ਉਹਦੀ ਵੀ teacher ਹੈਗੀ ਹੈ painting ਵੀ ਸਿਖਾਉਂਦੇ ਨੇ ਨਾ

ਉਹ ਬਹੁਤ ਤਰੀਕੇ ਨਾਲ painting ਸਿਖਾਉਂਦੇ ਨੇ okay

ਹਾਂਜੀ ਹਾਂ painting ਹੁੰਦੀ ਆ black ਸੂਟ ਤੇ red ਸੂਟ ਤੇ ਜੋ ਮਰਜ਼ੀ ਤੁਸੀਂ color ਤੇ paint ਕਰਵਾ ਸਕਦੇ ਹੋ ਵੇਸੇ ਤੁਸੀਂ decide ਕਿਤੇ ਹੋਣਗੇ ਕਿਵੇਂ ਕਿਹੜੇ ਕਿਹੜੇ color ਤੇ ਕਰਵਾਉਣੀ ਆ

ਉਹਤੋਂ ਬਾਅਦ ਦੇਖਦੇ ਹਾਂ ਫਲਾਂ ਤਾਂ ਮੈਂ white ਸੂਟ ਤੇ ਦੇਖਾਂਗੀ ਮੈਂ ਸਿੱਖਣਾ ਚਾਹੁੰਦੀ ਹਾਂ ਵੀ ਕਿੱਦਾਂ ਦੇ color ਸਾਰੇ ਉੱਠਣ ਗੇ

ਤੁਸੀਂ ਸੂਟ decide ਕੀਤਾ ਹੋਰ ਉਹਤੋਂ ਇਲਾਵਾ ਹੋਰ ਨੀ ਕੀ decide ਕੀਤਾ ਬਹੁਤ decide ਕੀਤਾ ਹੋਏ ਨੇ ਇੰਨੇ color ਹੁੰਦੇ ਨੇ ਜਿਵੇਂ ਹੋਗਿਆ red ਪਹਿਲਾਂ ਮੈਂ dark ਕੀਤਾ ਜਿਆਦਾ ਉਹਦੇ ਤੇ ਨੀ ਲੈਣੇ ਜਿਆਦਾ ਫਿੱਕੇ ਫਿੱਕੇ color choose ਕਿਤੇ ਨੇ ਜਿਵੇਂ ਹੋਗਿਆ ਆਪਣਾ white color ਪਹਿਲਾਂ ਇਹਦੇ ਤੇ ਸਿੱਖਾ ਗੀ

ਬਹੁਤ ਸਾਡੇ ਮਤਲਬ ਪਿੰਡ ਦੀਆਂ ਬਹੁਤ ਕੁੜੀਆਂ ਜਿਹੜੀਆਂ ਸਿੱਖਣੀਆਂ ਚਾਹੁੰਦੀਆਂ ਨੇ ਮੈਂ mam ਦਾ ਜਰੁਰ ਨਾਮ ਦੱਸਾਂ ਗੀ address ਦੱਸਾਗੀ

ਹਾਂਜੀ ਜਰੁਰ ਤੁਸੀਂ ਦੱਸਿਓ ਉਹਨਾ ਨੂੰ

ਹਾਂਜੀ ਅਸੀਂ ਜਾਂਦੇ ਹਾਂ ਉਹਨਾ ਦੇ boutique ਤੇ ਬਹੁਤ ਵਧੀਆ stitch ਕਰਦੇ ਨੇ ਤੁਸੀਂ ਵੀ ਆ ਕੇ ਇੱਕ ਵਾਰੀ ਜਰੁਰ ਦੇਖਿਓ

ਹਾਂਜੀ ਮੈਂ ਜਰੁਰ ਦੱਸਾਂਗੀ ਪਹਿਲਾਂ ਮੈਂ

ਹਾਂਜੀ ਹਾਂਜੀ ਤੁਸੀਂ ਜਰੁਰ ਇੱਕ ਵਾਰੀ ਆ ਕ ਦੇਖਿਓ ਜਾਂ color ਅਓਨੇ ਵਧੀਆ ਵਧੀਆ ਸੂਟਾਂ ਦੇ ਲੇਆਓ ਤੇ ਉਹਨਾ ਕੋਲੋਂ ਇੱਕ ਵਾਰੀ stitch ਕਰਵਾ ਕੇ ਦੇਖਿਓ ਹਾਂਜੀ ਫ਼ੇਰ ਠੀਕ ਹੈ ਉਹਤੋਂ ਬਾਅਦ ਸਿੱਖਦੇ ਵੀ ਹਾਂ ਅਸੀਂ

ਸਿੱਖਦੇ ਨੇ ਮੈਨੂੰ ਕਢਾਈ ਥੋੜੀ ਥੋੜੀ ਕਰਨੀ ਆਉਂਦੀ ਜੇ mam ਰੱਖ ਲੈਣ ਉਰੇ ਮਤਲਬ

ਥੋਨੂੰ ਥੋਨੂੰ ਨਾ ਦੇਖਣ ਗੇ ਕਰਵਾ ਕੇ ਵੀ ਥੋਨੂੰ ਕਿੰਨੀ ਕੁ ਆਉਂਦੀ ਹੈ ਕਿੰਨੀ ਕੁ ਤੁਸੀਂ ਉਸ ਚ weak ਹੋ ਕਿੰਨੀ ਕੁ ਥੋਨੂੰ ਆਉਂਦੀ ਹੈ ਉਹ ਪਹਿਲਾਂ ਥੋਨੂੰ ਦੇਖਣ ਗੇ ਇੱਕ ਵਾਰੀ test ਲੈਣਗੇ

ਕੋਈ ਗੱਲ ਨੀ ਤੁਸੀਂ ਕੱਲ ਪਰਸੋੰ ਤੱਕ ਆ ਕੇ ਨਾ ਇੱਕ ਵਾਰੀ test ਕਰਵਾਓ

ਠੀਕ ਹੈ ਜੀ ਚਲੋ ਠੀਕ ਹੈ ਜੀ okay bye

hello. hello. hi ਸਟਾਇਲਨ. hi ਨੈਨਸੀ ਹੋਰ ਕਿੱਦਾਂ. ਵਧੀਆ ਤੁਸੀਂ

ਹਾਂਜੀ ਮੈਂ ਕਿਹਾ ਤੁਸੀਂ ਦੱਸੋ. ਮੈਂ ਵਧੀਆ ਵਧੀਆ ਤੂੰ ਦੱਸ ਹੋਰ ਨੈਨਸੀ ਕਿਵੇਂ ਆਂ ਵਧੀਆ ਕਿੱਥੇ ਸੀ ਹੋਰ

ਮੈਂ ਸਟਾਇਲਨ marriage attend ਕ਼ਰ ਰਹੀ ਸੀਗੀ ਮੇਰੇ cousin ਦੀ

ਹਾਂਜੀ. ਤੁਸੀਂ ਬੱਸ ਮੈਂ ਆਪਣੇ ਘਰ ਵਿਹਲੀ ਸੀ. okay.

ਮੈਂ job. okay okay.

ਤੁਸੀਂ ਦੱਸੋ? ਆਜੋ ਤੁਸੀਂ ਵੀ ਵਿਆਹ. ਆਂ ਜਾਨੇ ਆਂ ਦੱਸ ਦੋ ਵਿਆਹ ਕਿੱਥੇ ਏ ਇੱਧਰ ਈ JD palace ਚ ਸੀ. ਬੱਸ ਕੁੱਝ ਖਾਸ ਨੀ ਤੇ

western style ਦੀ dresses ਵਗੈਰਾ ਅੱਛਾ

ਹਾਂਜੀ ਹਾਂਜੀ ਬਿਲਕੁਲ

ਸਲਵਾਰ suite ਤਾਂ ਬਹੁਤ rare ਹੀ ਪਾ ਰਹੇ ਨੇ ਇੱਥੇ ਹਜੇ ਤਾਂ ਵੈਸੇ ਬਟਨੇ ਵਗੈਰਾ ਦੀ ਓ ਰਸਮ ਏ

ਹਾਂਜੀ